ਇੱਕ ਗੱਡੀ ਵੀ ਲੱਗੀ ਹੋਈ ਚਿੱਟੇ ਰੰਗ ਦੀ ਬਹੁਤ ਸਾਰੇ ਬੂਟੇ ਵੀ ਲੱਗੇ ਹੋਏ ਐ।

ਹਰੇ ਰੰਗ ਦੇ ਮੈਟ ਵਿਛਾਏ ਹੋਏ ਆ ਬਹੁਤ ਸਾਰੇ ਲੋਕ ਇੱਥੇ ਖੜੇ ਵੀ ਹੈਗੇ ਐ।

ਫਰੂਟ ਵੀ ਰੱਖੇ ਹੋਏ ਆ ਬਹੁਤ ਸਾਰੇ ਕੇਲੇ ਵੀ ਰੱਖੇ ਹੋਏ ਆ ਬੂਟੇ ਵੀ ਲੱਗੇ ਹੋਏ ਆ ਬਹੁਤ ਸਾਰੇ ਇੱਕ ਬਾਈਕ ਲੱਗੀ ਹੋਈ ਐ ਇਥੇ--

ਲਾਈਟਾਂ ਲੱਗੀਆਂ ਹੋਈਆਂ ਪੱਖੇ ਵੀ ਲੱਗੇ ਹੋਇਆ ਮਹਾਦੇਵ ਜੀ ਦੀ ਫੋਟੋ ਤੇ ਇੱਕ ਘੜੀ ਵੀ ਲੱਗੀ ਹੋਈਆ।

ਇੱਥੇ ਇੱਕ ਬਿਲਡਿੰਗ ਬਣੀ ਹੋਈ ਹੈ ਬਿਲਡਿੰਗ ਦੇ ਉੱਤੇ ਇੱਕ ਘੜੀ ਵੀ ਲੱਗੀ ਹੋਈ ਹੈ ਇੱਥੇ ਇੱਕ ਰੋਡ ਹੈ ਰੋਡ ਉੱਤੇ ਮਹਾਰਾਜ ਰਣਜੀਤ ਸਿੰਘ ਜੀ ਦੀ ਮੂਰਤੀ ਵੀ ਬਣੀ ਹੋਈ ਹੈ।

ਇਹ ਇੱਕ ਹੌਸਪੀਟਲ ਹੈਗਾ ਡਾਕਟਰ ਰਾਜਪਾਲ ਹੌਸਪੀਟਲ ਹੌਸਪੀਟਲ ਦੇ ਬਾਹਰ ਲਾਲ ਰੰਗ ਦੇ ਗਮਲੇ ਰੱਖੇ ਹੋਏ ਹੈਂ।

ਫਰਿਜ ਦੇ ਅੰਦਰ ਬਹੁਤ ਸਾਰੀ ਕੋਲਡ ਡਰਿੰਕ ਦੀਆਂ ਬੋਤਲਾਂ ਰੱਖੀਆਂ ਹੋਈਆਂ ਇੱਕ ਐਲ_ਈ_ਡੀ ਤੇ ਇਥੇ ਕੈਮਰੇ ਵੀ ਲੱਗੇ ਹੋਏ ਆ।

ਔਰ ਲਾਈਟਾਂ ਭੀ ਲੱਗੀਆਂ ਹੋਈਐਂ ਬਹੁਤ ਸਾਰੀਆਂ ਸਾਹਮਣੇ ਇੱਕ ਐਲ_ਈ_ਡੀ ਤੇ ਦੀਵਾਰ ਦੇ ਨਾਲ ਦੋ ਫੋਟੋਆਂ ਭੀ ਲੱਗੀਆਂ ਹੋਈਐਂ।

ਬਹੁਤ ਸਾਰੇ ਬੱਚੇ ਜੋ ਕੀ ਬੈਠ ਕੇ ਪ੍ਰੋਗਰਾਮ ਕਰ ਰਹੇ ਹੈ ਇੱਕ ਕੁੜੀ ਮਾਤਾ ਰਾਨੀ ਬਣੀ ਹੋਈ ਹੈ ਔਰ ਬਹੁਤ ਸਾਰੇ ਤੰਬੂ ਵਗੈਰਾ ਭੀ ਲੱਗੇ ਹੋਏ ਆ।

ਝੂਟੇ ਦੇ ਉੱਤੇ ਕੁਝ ਲੋਕ ਬੈਠ ਕੇ ਝੂਟੇ ਲੈ ਰਹੇ ਹ ਜਮੀਨ ਦੇ ਓਤੇ ਹਰੀ ਘਾਸ ਵੀ ਲੱਗੀ ਹੋਈ ਹੈ।

ਕੁਆਟਰ ਦੇ ਅੰਦਰ ਬਹੁਤ ਸਾਰੇ ਝੂੰਟੇ ਲੱਗੇ ਹੋਏ ਹੈਂ ਔਰ ਬਹੁਤ ਸਾਰੇ ਲੋਗ ਜੋਕੀ ਝੂੰਟੇ ਵੀ ਲਏ ਰਹੇ ਹੈਂ ਬੱਚੇ ਵੀ ਹੈਗੇ ਹੈਂ ਜਿਹਨਾਂ ਦੇ ਵਿੱਚ।